ਮੈਂ ਤੇ ਇਤਿਹਾਸ ਦਾ ਨਹੀਂ ਦਿੱਤਾ ਸੀ ਗਾ।

ਹਾਜ਼ੀ। ਠੀਕ ਹੈ। ਬਾਕੀ ਤੁਹਾਨੂੰ ਪਤਾ ਹੀ ਹੈ ਮੈਂ ਕਿਹੜਾ ਕਾਲਜ ਜਾਣਾ ਇਹਨਾਂ। ਉਹ ਤਾ ਪਤਾ ਹੈ ਫੇਰ। ਹੇ ਪਤਾ ਥਾਂ ਮੈਨੂੰ ਤੋਂ ਜਾਂਦਾ ਨਹੀਂ।

ਅੱਛਾ।

ਪੇਪਰ। ਚੱਲ ਇਹ ਵੀ ਵਧੀਆ ਪੜ੍ਹਨਾ ਪੜ੍ਹਨਾ ਆਪ ਹੀ ਹੈ। ਚੱਲ ਆਪ ਵੀ ਨਹੀਂ ਪੜਦੇ ਉੱਥੇ ਤਾ ਪੜ ਕੇ ਦੇ ਆਉਂਦੇ ਨੇ ਪੇਪਰ ਕਰ ਚਾਰ ਵੱਜੇ ਪਾਸ ਕਰ ਦੇਣਾ ਬਸ ਠੀਕ ਹੈ। ਅੱਛਾ ਅੱਛਾ। ਉਹ ਦਾ ਫ਼ਾਇਦਾ ਤਾ ਹੈ ਨਹੀਂ ਕੋਈ ਪੜਾਈ ਦਾ। ਉਹ ਇਹ ਨੌਕਰੀ ਲੱਗਣ ਵਾਸਤੇ ਪੇਪਰ ਬਾਕ ਕਰਨਾ ਪਉਗਾ।

ਪਰ ਉਹ ਨਹੀਂ ਹੁੰਦਾ ਦੇਖ ਕੇ ਸਬਰ ਆਪ ਹੀ ਕਰਨਾ ਪਾਓ।

ਅੱਛਾ।

ਠੀਕ ਹੈ ਵਧੀਆ। ਬਸ ਐਦਕੀ ਨਹੀਂ ਪੜ੍ਹੇ ਹੈ ਕੱਲ ਜਾਇਏ ਤਾ ਫੇਰ ਆਈਏ। ਹਮ ਸਹੀ ਗੱਲ ਹੈ। ਜੇ ਜਾਣ ਲੱਗ ਗਏ ਫੇਰ ਤਾ ਪੜ ਲਿਆ ਕਰਾਂਗੇ ਨਹੀਂ ਤਾ।

ਤੋਂ ਭਾਈ।

ਤੁਸੀ ਕਿਹੜੇ ਕਿਹੜੇ ਲਿੱਤੇ ਹੈ ਸੁਬਜੇਕ੍ਟ? ਉਹ ਸਾਰੇ ਹੀ ਹੈ ਜਿਹੜੇ ਹੁੰਦੇ ਨੇ।

ਹੋਰ।

ਨਾ ਨਾ ਪੰਜਾਬੀ ਵਿੱਚ ਕਰਦੇ ਹੈ ਪੀਯੂਰ ਪੰਜਾਬੀ। ਅੱਛਾ ਜੀ

ਨਾਂ ਮੈਂ ਵੀ ਇਹਦਾ ਹੁੰਦਾ ਸੀ ਨਾਲ। ਨਹੀਂ ਨਹੀਂ ਤੋਂ ਤਾ ਛੋਟਾ ਹੁੰਦਾ ਸੀ ਨੌਵੀਂ ਦਸਵੀ ਪੜਦਾ ਹੁੰਦਾ ਸੀ।

ਉਹ ਦੋ ਅਸੀਂ ਖੇਡਾਂ ਕਰਦੇ ਸੀ ਸਾਡੀ। ਜਿਹਦੀ ਵਰਦੀ ਗੀਲੀ ਹੋ ਜਾਂਦੀ ਸੀ ਉਹ ਸੌਕ ਜਾਂਦੀ ਸੀ ਬਾਅਦ ਵਿੱਚ। ਹਾਂ ਫੇਰ ਤਾ ਬਾਅਦ ਵਿੱਚ ਸੌਂਕ ਜਾਂਦੀ ਹੈ।

ਨਹੀਂ ਖੇਡਦਾ ਸੀ ਪੂਰੇ ਵਿੱਚ ਹੀ ਰਹਿਆ ਹਾਂ ਇਹ ਤਾਂ। ਤੋਂ ਕਹਿ ਨਹੀਂ ਸਕਦਾ ਭਾਈ ਕਿ ਹੈਗੀ ਇਹ ਹਿੱਸਾ ਲੱਗਦਾ ਹੁੰਦਾ ਸੀ। ਹੁਣ ਤਾ ਥੋੜਾ ਜਹਿਆ ਅੰਦਰ ਰਹਿਣ ਦੇ ਨਾਲ ਫਰਕ ਪੈ ਗਿਆ।

ਆਹੋ ਉਦੋਂ ਜਵਾਕ ਹੁੰਦੇ ਸੀ ਕਿ ਭੱਜਦੇ ਫ਼ਿਰਦੇ ਰਹਿੰਦੇ ਸੀ ਕਿ ਖੇਡ ਲਾ ਗਏ। ਸਾਨੂੰ ਚਹ ਹੁੰਦਾ ਸੀ ਕਿ ਅਸੀਂ ਖੇਡਣਾ ਵਾ ਲੱਕੀ ਵਰਗੇ ਪ੍ਰਭਜੋਤ ਵਰਗੇ। ਹਾਂ ਹਾਂ। ਅਸੀਂ ਸਾਰੇ ਹੁੰਦੇ ਸੀ ਖੇਡਦੇ ਤਾ ਸ਼ੁਰੂ ਤੋਂ ਹੀ ਇਹਦਾ ਦੀ ਹੈ।

ਦਾ ਸੁਭਾਵ ਟੇਢਾ ਯਾਰ । ਦਾ ਸੁਭਾਵ ਥੋੜਾ ਜਿਹਾ ਟੇਢਾ ਸੀ ਗਾ। ਹੁਣ ਵੀ ਉਹ ਹੀ ਹੈ ਪਹਿਲਾ ਵੀ ਉਹ ਹੀ ਸੀ ਰੋਂਦ ਜਿਹਾ ਪਾਉਣੇ ਖੇਡ ਵਿੱਚ ਗੰਦ ਪਾਉਣਾ ਉਹ ਇਹ ਹੀ ਕਰਦਾ ਪਹਿਲਾ ਵੀ।

ਆਹੋ। ਖੇਡਣ ਆ ਜਾਂਦਾ ਸੀ ਗਾ ਅਸੀਂ ਵਗ ਜਾਣਾ ਹੈਗਾ। ਮੇਰਾ ਆ ਸੀ ਉੱਡ ਜਾਂਦਾ।

ਉਹ time ਪਾਸ ਕਰਦੇ ਨੇ ਖੇਡ ਦੇ ਕਾਨੋ ਨੇ।

ਘਰੋਂ ਆ ਮੈਂ ਵੀ ਵੇਖਿਆ ਸੀ ਗਾ ਐਤਵਾਰ ਨੂੰ ਮਾਸਾ ਆਇਆ ਸੁਹਾਰੇ ਵੱਗ ਗਈ ਤਾ ਆਇਆ ਉਹ ਵੀ ਖੇਡਣ। ਮੈਂ ਤੇ ਇਹ ਰੌਲ਼ਾ ਕਿ ਤੋਂ ਇਹਨਾਂ ਥੱਲੇ ਕਿਵੇਂ ਲੱਗ ਰਹਿਆ ਹੈ ਮੈਂ ਤੇ ਹੈਰਾਨ ਹਾਂ। ਭੇਤ ਭਾ ਗਈ ਹੋਣੀ ਓਹਦੀ ਘਰਵਾਲੀ ਲੱਗਦਾ।

ਉਹ ਇਹ ਕਰਦੇ ਹੈ ਜਿਵੇ ਲੱਕੀ ਇੱਕ ਬੱਚਾ ਹੁੰਦਾ ਹੈ ਜਿਵੇ ਉਹਨੂੰ ਕੁਝ ਨਹੀਂ ਪਤਾ।

ਮੈ ਤੇ ਕਈ ਵਾਰ ਵੇਖਿਆ ਕਈ ਵਾਰ ਵੇਖਿਆ ਬਹੁਤ ਵਾਰ ਵੇਖਿਆ।

ਨਹੀਂ ਕਿ ਘਰੋਂ ਬਾਹਰ ਨਹੀਂ ਜਾਣ ਕਿ ਤੋਂ ਇੱਥੇ ਹੀ ਬੈਠਾ ਰਹਿ ਜਾਣਾ ਨਹੀਂ ਕਿੱਥੇ। ਹਾਂ ਇਹਨਾਂ ਤਾ ਇਹਨਾਂ ਤਾ ਨਹੀਂ ਹੁੰਦਾ ਹੈਗਾ। ਇਹ ਤਾ ਬੰਦਾ ਜਾਂਦਾ ਹੀ ਹੈ ਬਾਹਰ। ਹੈ।

ਕਾਸ਼ ਵੀ ਇੱਥੇ ਹੀ ਫਿਰਦਾ ਸੀ ਗਾ ਅਕਾਸ਼ ਨਾਲ। ਇਹ ਤੇ ਹੈ ਇਹ ਤਾ ਬੰਦਾ ਠੀਕ ਹੈ।

ਬੰਦਾ ਤਾ ਠੀਕ ਹੈ ਅਕਸ਼ ਇਹ ਤਾ। ਸਾਰੇ ਕੰਮ ਕੁਮ ਵਿੱਚ ਨੂੰ ਲਾਇਆ।

ਤੇਰੀ ਆਵਾਜ ਆਏਗੀ ਤੈਨੂੰ ਬੋਲਾ ਲੈਣ ਗਏ ਯਾਰ।

ਉਹਨਾਂ ਦੇ ਗਾਰਕੀ ਜਿਹੀ ਹੁੰਦੀ ਹੈ ਉਹ ਪਿੰਜੀ ਹੋਇ ਹੈ।

ਠੀਕ ਆ। ਆਹੋ ਮੇਰੇ ਕੋਲ ਹੀ ਆ ਰਹਿਆ ਹੈ ਗਾਠਾਂ ਮੇਰੇ ਕੋਲ।

ਮੇਰੇ ਕੋਲ ਹੀ ਬੈਠਾ ਵਾ। ਕਾਸ਼

ਅੱਛਾ। ਜਰੂਰੀ ਹੈ।

ਕੜੀ ਕੁੜੀ ਚਾਲ ਦੀਆ ਗਏ ਹਾਜੀ।

ਕੜੀ ਚਾਲ ਨਹੀਂ ਸੀ ਗਏ ਕੜੀ ਚਾਲ ਕੱਲ ਸੀ ਗਏ।

ਵਧੀਆ ਬਣ ਜਾਂਦੀ ਹੈ ਸਵਾਦ ਹੁੰਦੀ ਹੈ।

ਬਹੁਤ ਖਾਂਦੀ ਅਸੀਂ ਤਾ।

ਹਾਂ ਉਦੋਂ ਹੀ ਰਹਿ ਹਾਂ ਅਸੀਂ।

ਹੋਰ ਹੁਣ ਕਿ ਹੋ ਗਿਆ ਦੂਰ ਹੋ ਗਿਐ ਸਕੂਲ ਤੋਂ। ਹੁਣ ਸਕੂਲ ਆਕਾਸ਼ ਵਾਰਿਆ ਦੇ ਹਵਾਲੇ ਹੈ।

definition ਦੇ ਕੇ ਜਾਣੀ ਕਿ ਤੁਹਾਨੂੰ ਕਹਿ ਦੇਣਗੇ ਵੀ ਜਿਹੜੇ ਸ਼ਬਦ ਆਮ ਨਾਂਵ ਮਨੁੱਖਾਂ ਦਾ, ਵਸਤੂਆਂ ਦਾ, ਜਾਨਵਰਾਂ ਦਾ ਜਾਂ ਕਿਸੇ ਜਾਤੀ ਦਾ ਬੋਧ ਕਰਵਾਉਣ ਉਹਨਾਂ ਨੂੰ ਕੀ ਕਹਿੰਦੇ ਹਨ, ਉਹਨਾਂ ਨੂੰ ਕਹਿੰਦੇ ਨੇ ਆਮ ਨਾਂਵ for example ਕਿਸਾਨ ਹਲ ਵਾਹ ਰਿਹਾ ਹੈ। ਕਿਸਾਨ ਕਿਸੇ ਦਾ ਨਾਮ ਤਾਂ ਨਹੀਂ ਹੈਗਾ ਇੱਕ ਆਮ ਨਾਮ ਹੈ ਜੇਕਰ ਉਰੇ ਕਿਸਾਨ ਦਾ ਨਾਮ ਨਾ ਦੇ ਕੇ ਇੱਥੇ ਕਹਿ ਦਿੰਦੇ ਰਾਮ ਹਲ ਵਾਹ ਰਿਹਾ ਹੈ, ਉਹ ਇੱਕ proper noun ਹੋ ਜਾਂਦਾ, ਉਸਦੇ ਬਾਅਦ next question ਹੈ fourth question ਆਮ ਨਾਂਵ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ, ਆਮ ਨਾਂਵ ਨੂੰ ਜਾਤੀਵਾਚਕ ਨਾਂਵ ਨਾਲ ਵੀ ਜਾਣਿਆ ਜਾਂਦਾ ਹੈ ਸੋ ਇਸਦਾ right answer ਹੈ a option ਜਾਤੀਵਾਚਕ ਨਾਂਵ ਉਸਦੇ ਬਾਅਦ next question ਹੈ fifth question ਜਿਹੜੇ ਸ਼ਬਦ ਕਿਸੇ ਖ਼ਾਸ ਪੁਰਖ, ਇਸਤਰੀ ਸਥਾਨ ਜਾਂ ਸ਼ਹਿਰ ਆਦਿ ਦਾ ਬੋਧ ਕਰਵਾਉਣ ਉਹਨਾਂ ਨੂੰ ਕੀ ਕਹਿੰਦੇ ਹਨ, ਉਹਨਾਂ ਨੂੰ ਕਹਿੰਦੇ ਨੇ ਖ਼ਾਸ ਨਾਂਵ, ਜਿਹੜੇ ਸ਼ਬਦ ਕਿਸੇ ਖ਼ਾਸ ਪੁਰਖ, ਇਸਤਰੀ, ਸਥਾਨ ਜਾਂ ਸ਼ਹਿਰ ਆਦਿ ਦਾ ਬੋਧ ਕਰਵਾਉਣ ਉਹਨਾਂ ਨੂੰ ਖ਼ਾਸ ਨਾਂਵ ਕਹਿੰਦੇ ਹਨ, ਸੋ ਇਸਦਾ right answer ਹੈ b option

ਜਿਵੇਂ for example ਦਿੱਲੀ ਭਾਰਤ ਦੀ ਰਾਜਧਾਨੀ ਹੈ, ਇੱਥੇ ਦਿੱਲੀ ਕੀ ਹੋ ਗਿਆ ਦਿੱਲੀ ਵੀ ਇੱਥੇ ਇੱਕ ਖ਼ਾਸ ਨਾਂਵ ਹੋ ਗਿਆ, ਜਿਵੇਂ ਉੱਪਰ sentence ਦੇ ਵਿੱਚ ਸੀ ਕਿਸਾਨ ਹਲ ਵਾਹ ਰਿਹਾ ਹੈ, ਇਹ ਇੱਕ

ਤਾਂ ਜ਼ਲਦੀ ਸਮਝ ਆਏਗਾ, ਉਹਦੇ ਬਾਅਦ next question ਹੈ sixth question ਖ਼ਾਸ ਨਾਂਵ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਖ਼ਾਸ ਨਾਂਵ ਨੂੰ ਨਿਜਵਾਚਕ ਨਾਂਵ ਨਾਲ ਵੀ ਜਾਣਿਆ ਜਾਂਦਾ ਹੈ, ਸੋ ਇਸਦਾ right answer ਹੈ d option ਨਿਜਵਾਚਕ ਨਾਂਵ ਉਸਦੇ ਬਾਅਦ next question ਹੈ seventh question ਜਿਹੜੇ ਸ਼ਬਦ ਕਿਸੇ ਤੁਲੀਆਂ, ਮਿਣੀਆਂ ਜਾਂ ਮਾਪੀਆਂ ਜਾਣ ਵਾਲੀਆਂ ਵਸਤਾਂ ਆਦਿ ਦਾ ਬੋਧ ਕਰਵਾਉਣ ਉਹਨਾਂ ਨੂੰ ਕੀ ਕਹਿੰਦੇ ਹਨ, ਉਹਨਾਂ ਨੂੰ ਕਹਿੰਦੇ ਹਨ ਵਸਤੂਵਾਚਕ ਨਾਂਵ, ਸੋ ਇਸਦਾ right answer ਹੈ a option ਵਸਤੂ ਵਾਚਕ ਨਾਂਵ, ਕਈ ਵਾਰੀ ਪੁੱਛ ਲੈਂਦੇ ਨੇ ਜਿਹੜੇ ਸ਼ਬਦ ਕਿਸੇ ਤੁਲੀਆਂ, ਮਿਣੀਆਂ ਵਸਤੂਆਂ ਲਈ use ਹੁੰਦੇ ਹਨ ਮਾਪੀਆਂ ਹੋਈਆਂ ਨਾ ਦੇ ਕੇ, ਇਹਨਾਂ ਦੇ ਵਿੱਚੋਂ ਦੋ ਦੇ ਦੇਣਗੇ, ਜਾਂ ਤਾਂ ਤੁਲੀਆਂ, ਮਿਣੀਆਂ ਕਹਿ ਦੇਣਗੇ ਜਾਂ ਤੁਲੀਆਂ, ਮਾਪੀਆਂ ਕਹਿ ਦੇਣਗੇ, ਸੋ confuse ਨਹੀਂ ਹੋਣਾ, ਉਹ ਵਸਤੂਵਾਚਕ ਨਾਂਵ ਹੀ ਹੁੰਦਾ ਹੈ। ਇਹ question ਕਾਫ਼ੀ exam ਦੇ ਵਿੱਚ repeat ਹੁੰਦਾ ਹੈ ਸੋ ਯਾਦ ਰੱਖਿਓ ਉਹਦੇ ਬਾਅਦ next question ਹੈ ਇਸਦੀ example ਹੈਗੀ ਹੈ ਅੱਜ ਕੱਲ੍ਹ ਸੋਨਾ ਬਹੁਤ ਮਹਿੰਗਾ ਹੋ ਗਿਆ ਹੈ, ਸੋਨਾ ਕੀ ਹੋ ਗਿਆ ਇੱਥੇ, ਸੋਨਾ ਹੈਗਾ ਵਸਤੂਵਾਚਕ ਨਾਂਵ। ਉਹਦੇ ਬਾਅਦ next question ਹੈ eighth question ਜਿਹੜੇ ਸ਼ਬਦ ਜੀਵਾਂ ਜਾਂ ਵਸਤੂਆਂ ਦੇ ਸਮੂਹ ਇਕੱਠ ਜਾਂ group ਲਈ ਵਰਤੇ ਜਾਣ, ਉਹਨਾਂ ਨੂੰ ਕੀ ਕੀ ਕਹਿੰਦੇ ਹਨ, ਇਹਤੋਂ ਸਮੂਹ ਤੋਂ ਹੀ ਪਤਾ ਲੱਗ ਰਿਹਾ ਵੀ ਇਕੱਠ ਦੀ ਗੱਲ ਹੋ ਰਹੀ ਹੈ ਸੋ ਇਸਦਾ right answer ਹੈ ਇਕੱਠ ਵਾਚਕ ਨਾਂਵ। ਇਸਦਾ right answer ਹੈ a option ਕਈ ਵਾਰੀ group ਦਾ ਨਾਮ ਦੇ ਦਿੰਦੇ ਨੇ ਸੋ confuse ਨੀ ਹੋਣਾ ਉਸਨੂੰ ਵੀ ਇਕੱਠ ਵਾਚਕ ਨਾਂਵ ਹੀ ਕਹਿੰਦੇ ਹਨ for example ਵਿਦਿਆਰਥੀ ਜਮਾਤ ਵਿੱਚ ਬੈਠੇ ਹਨ, ਜਮਾਤ ਵਿੱਚ ਕਾਫ਼ੀ student ਹੋਣਗੇ, ਜਾਣੀਕਿ ਇੱਕ ਤਰ੍ਹਾਂ ਦਾ ਇਕੱਠ ਵਾਚਕ ਨਾਂਵ ਹੈ ਇੱਕ ਜਮਾਤ ਹੈ ਜਿਹੜਾ, ਹਰ ਇੱਕ ਨਾਂਵ ਨਾਲ ਮੈਂ ਤੁਹਾਨੂੰ ਇੱਕ example ਵੀ ਦੇ ਰਿਹਾ ਹਾਂ, ਜਿਹਦੇ ਨਾਲ ਤੁਹਾਨੂੰ ਸਮਝਣ ਵਿੱਚ ਆਸਾਨੀ ਹੋਵੇਗੀ ਉਹਦੇ ਬਾਅਦ next question ਹੈ ninth question ਜਿਹੜੇ ਸ਼ਬਦਾਂ ਤੋਂ ਕਿਸੇ ਗੁਣ ਹਾਲਾਤ ਜਾਂ ਭਾਵ ਦਾ ਪਤਾ ਲੱਗੇ ਉਹਨਾਂ ਨੂੰ ਕੀ ਕਹਿੰਦੇ ਹਨ, ਇ ਇੱਥੋਂ ਤੋਂ ਪਤਾ ਲੱਗ ਰਿਹਾ ਭਾਵ ਤੋਂ, ਹਾਲਾਤ ਤੋਂ ਜਾਂ ਗੁਣ ਤੋਂ ਇਹਨਾਂ ਨੂੰ ਕਹਿੰਦੇ ਨੇ ਭਾਵਵਾਚਕ ਨਾਂਵ ਸੋ ਇਸਦਾ right answer ਹੈ a option ਭਾਵਵਾਚਕ ਨਾਂਵ, ਭਾਵਵਾਚਕ ਜਿਵੇਂ ਸੁੱਖ-ਦੁੱਖ, ਸੱਚਾ-ਝੂਠਾ, ਮਿੱਠਾ-ਕੌੜਾ, ਇਹ ਸਾਰੇ ਕੀ ਨੇ ਭਾਵਵਾਚਕ ਨਾਂਵ ਨੇ for example ਸੱਚ ਹਮੇਸ਼ਾ ਕੌੜਾ ਹੁੰਦਾ ਹੈ, ਇੱਥੇ ਜਿਹੜਾ ਸੱਚ ਹੈ ਤੇ ਕੌੜਾ ਹੈ, ਇਹ ਦੋਨੋਂ ਕੀ ਨੇ, ਇਹ ਹੈਗੇ ਨੇ

ਇਹਨਾਂ ਵਿੱਚੋਂ ਖ਼ਾਸ ਨਾਂਵ ਹੈ ਹਰਿਮੰਦਰ ਸਾਹਿਬ, ਤਾਜਮਹਿਲ, ਹਰਿਮੰਦਰ ਸਾਹਿਬ, ਤਾਜ ਮਹਿਲ ਸੋ ਇਸਦਾ right answer ਹੈ b option ਉਹਦੇ ਬਾਅਦ next question ਹੈ eleventh question ਭਾਵਵਾਚਕ ਨਾਂਵ ਸ਼ਬਦ ਚੁਣੋ, ਭਾਵਵਾਚਕ ਨਾਂਵ ਸ਼ਬਦ ਹੈਗਾ ਗਰਮੀ, ਖ਼ੁਸ਼ੀ, ਬੁਢਾਪਾ, ਗਮੀ, ਮਿੱਠਾ, ਕੌੜਾ, ਇਹ ਸਾਰੇ ਕੀ ਨੇ ਭਾਵਵਾਚਕ ਨਾਂਵ ਨੇ, ਸੋ ਇਸ question ਵਿੱਚ right answer ਹੈ a option ਗਰਮੀ, ਖ਼ੁਸ਼ੀ, ਬੁਢਾਪਾ ਉਹਦੇ ਬਾਅਦ next question ਹੈ ਬਾਰਵਾਂ question ਅੱਜ ਕੱਲ੍ਹ ਸੋਨਾ ਬਹੁਤ ਮਹਿੰਗਾ ਹੋਇਆ ਪਿਆ ਹੈ, ਵਾਕ ਵਿੱਚ ਸੋਨਾ ਕਿਸ ਕਿਸਮ ਦਾ ਨਾਂਵ ਹੈ, ਇਸ ਵਿੱਚ ਸੋਨਾ ਜਿਹੜਾ ਹੈਗਾ, ਇਹ ਹੈਗਾ ਵਸਤੂਵਾਚਕ ਨਾਂਵ, ਸੋ ਇਸਦਾ right answer ਹੈ a option ਵਸਤੂਵਾਚਕ ਨਾਂਵ, ਇੱਥੇ ਜ਼ਰੂਰੀ ਨਹੀਂ ਹੈ ਕਿ ਸੋਨਾ ਹੀ ਰਹੇਗਾ exam ਦੇ ਵਿੱਚ। ਇੱਥੇ ਕੋਈ ਵੀ ਵਸਤੂ ਦਾ ਨਾਮ ਦਿੱਤਾ ਜਾ ਸਕਦਾ ਹੈ for example ਦੁੱਧ, ਘਿਓ, ਕੱਪੜਾ, ਕਣਕ, ਚੀਨੀ ਇਹ ਸਾਰੇ ਕੀ ਨੇ ਵਸਤੂ ਵਾਚਕ ਨਾਂਵ ਨੇ, ਉਸ ਤੋਂ ਬਾਅਦ next question ਹੈ thirteenth question ਜਿਹੜੇ ਸ਼ਬਦ ਪੁ ਪੁਰਸ਼, ਇਸਤਰੀ ਜਾਂ ਨਰ ਮਾਦੇ ਦੇ ਭੇਦ ਨੂੰ ਦੱਸਣ ਉਹਨਾਂ ਨੂੰ ਕੀ ਕਹਿੰਦੇ ਹਨ, ਜਿਹੜੇ ਸ਼ਬਦ ਪੁਰਸ਼, ਇਸਤਰੀ ਜਾਂ ਨਰ ਮਾਦੇ ਦੇ ਭੇਦ ਨੂੰ ਦਰਸਾਉਣ ਉਹਨਾਂ ਨੂੰ ਕਹਿੰਦੇ ਹਨ ਲਿੰਗ, ਇਸਦਾ right answer ਹੈ a option ਲਿੰਗ for example ਮੁੰਡਾ ਖੇਡ ਰਿਹਾ ਹੈ, ਮੁੰਡਾ ਕੀ ਹੋ ਗਿਆ ਇੱਥੇ, ਇੱਥੇ ਇੱਕ ਮੁੰਡਾ ਹੈਗਾ ਲਿੰਗ, ਉਹ ਤੋਂ ਬਾਅਦ next example ਹੈ ਕੁੜੀ ਰੱਸੀ ਟੱਪ ਰਹੀ ਹੈ, ਇੱਥੇ ਕੁੜੀ ਕੀ ਹੋ ਗਿਆ ਇੱਥੇ ਕੁੜੀ ਵੀ ਇੱਕ ਲਿੰਗ ਹੈ, ਜਾਣੀ ਕਿ ਦੋਨੋਂ ਐਗਜਾਮਪਲਾਂ ਦੇ ਵਿੱਚ ਮੁੰਡਾ ਕੁੜੀ ਕੀ ਨੇ ਲਿੰਗ ਨੇ। ਉਹਦੇ ਬਾਅਦ next question ਹੈ fourteenth question ਪੰਜਾਬੀ ਵਿੱਚ ਲਿੰਗ ਦੀਆਂ ਕਿੰਨੀਆਂ ਕਿਸਮਾਂ ਹਨ, ਪੰਜਾਬੀ ਵਿੱਚ ਲਿੰਗ ਦੀਆਂ total ਦੋ ਕਿਸਮਾਂ ਨੇ ਸੋ ਇਸਦਾ right answer ਹੈ a option ਦੋ ਕਿਹੜੀਆਂ ਕਿਹੜੀਆਂ ਪੁਲਿੰਗ ਅਤੇ ਇਸਤਰੀ ਲਿੰਗ, ਪੁਲਿੰਗ ਅਤੇ ਇਸਤਰੀ ਲਿੰਗ। ਅੱਗੇ ਆਪਾਂ ਇਹਨਾਂ ਨੂੰ one by one discuss ਕਰਾਂਗੇ ਅਗਲੇ MCQ ਦੇ ਵਿੱਚ, ਜਿਹੜੇ ਸ਼ਬਦ ਮਰਦਾਵੇਂ ਜਾਂ ਨਰ ਭੇਦ ਨੂੰ ਪ੍ਰਗਟ ਕਰਨ, ਉਹਨਾਂ ਨੂੰ ਕੀ ਕਹਿੰਦੇ ਹਨ, ਉਹਨਾਂ ਨੂੰ ਕਹਿੰਦੇ ਹਨ ਪੁਲਿੰਗ, ਜਿਹੜੇ ਸ਼ਬਦ ਮਰਦਾਵੇਂ ਜਾਣੀ ਕਿ ਬੰਦੇ ਦੇ

ਉਹਦੇ ਬਾਅਦ next question ਹੈ sixteenth question ਪੁਲਿੰਗ ਸ਼ਬਦ ਚੁਣੋ, ਪੁਲਿੰਗ ਮੈਂ ਤੁਹਾਨੂੰ ਉੱਪਰ ਦੱਸਿਆ, ਜਿਹੜਾ ਨਰ ਦੇ ਭੇਦ ਨੂੰ ਦੱਸਦਾ ਹੈ, ਇਸ ਵਿੱਚ ਨਰ ਦੇ ਭੇਦ ਨੂੰ ਦੱਸਦਾ ਹੈ a option ਘੋੜਾ, ਤੋਤਾ, ਚਾਚਾ, ਭਰਾ ਸੋ ਇਸਦਾ right answer ਹੈ a option ਉਹਦੇ ਬਾਅਦ next question ਹੈ seventeenth question ਜਿਹੜੇ ਸ਼ਬਦ ਇਸਤਰੀ ਜਾਂ ਮਾਦੇ ਦੇ ਭੇਦ ਨੂੰ ਦੱਸਣ ਉਹਨਾਂ ਨੂੰ ਕੀ ਕਹਿੰਦੇ ਹਨ, ਉਹਨਾਂ ਨੂੰ ਕਹਿੰਦੇ ਨੇ ਇਸਤਰੀ ਲਿੰਗ, ਸੋ ਇਸਦਾ right answer ਹੈ a option ਇਸਤਰੀ ਲਿੰਗ ਜਿਵੇਂ ਕਬੂਤਰੀ, ਝੋਟੀ, ਕਿਹੜੀ, ਸੋਹਣੀ ਆਦਿ ਇਹ ਸਾਰੀਆਂ example ਨੇ ਇਸਤਰੀ ਲਿੰਗ ਦੀਆਂ ਉਹਦੇ ਬਾਅਦ next question ਹੈ ਅਠਾਰਵਾਂ question ਇਸਤਰੀ ਲਿੰਗ ਸ਼ਬਦ ਚੁਣੋ, ਇਹਨਾਂ ਚਾਰਾਂ ਆਪਸਨਾਂ ਦੇ ਵਿੱਚ ਇਸਤਰੀ ਲਿੰਗ ਸ਼ਬਦ ਹੈਗਾ ਮਾਤਾ ਜੱਟੀ, ਮੋਰਨੀ, ਘੋੜੀ। ਜਾਣੀ ਕਿ ਜਿਹੜੇ ਸ਼ਬਦ ਮਾਦੇ ਦੇ ਭੇਦ ਨੂੰ ਦੱਸਦੇ ਹਨ, ਉਹ ਹੁੰਦੇ ਨੇ ਇਸਤਰੀ ਲਿੰਗ, ਮਾਤਾ ਕਿਹਨੂੂੰ ਦੱਸ ਰਹੀ ਹੈ ਇਸਤਰੀ ਲਿੰਗ ਨੂੰ ਦੱਸ ਰਹੀ ਹੈ, ਜੱਟੀ ਦੀ ਦੱਸ ਰਹੀ ਹੈ ਮੋਰਨੀ ਦੀ ਘੋੜੀ ਦੀ ਇਹ ਚਾਰੋ ਕੀ ਨੇ ਇਸਤਰੀ ਲਿੰਗ ਨੇ ਉਹਦੇ ਬਾਅਦ next question ਹੈ, ਕਿਹੜੇ ਸ਼ਬਦ ਦਾ ਵਿਰੋਧੀ ਲਿੰਗ ਨਹੀਂ ਹੁੰਦਾ। ਚੰਨ ਤੇ ਧਰਤੀ ਦਾ ਕੋਈ ਵਿਰੋਧੀ ਲਿੰਗ ਨਹੀਂ ਹੁੰਦਾ, ਇਹ question ਕਾਫ਼ੀ exam ਦੇ ਵਿੱਚ repeat ਹੋ ਚੁੱਕਿਆ ਹੈ ਸੋ ਕਾਫ਼ੀ important question ਹੈ ਯਾਦ ਰੱਖਿਆ, ਕਿਹੜੇ ਸ਼ਬਦ ਦਾ ਵਿਰੋਧੀ ਲਿੰਗ ਨਹੀਂ ਹੁੰਦਾ ਉਸਦਾ answer ਹੈ ਚੰਨ ਅਤੇ ਧਰਤੀ super important question ਹੈ। ਉਹਦੇ ਬਾਅਦ next question ਹੈ twentieth question ਜਿਹੜੇ ਸ਼ਬਦ ਇੱਕ ਜਾਂ ਬਹੁਤੀਆਂ ਚੀਜ਼ਾਂ ਦਾ ਦੇ ਭੇਦ ਨੂੰ ਪ੍ਰਗਟ ਕਰਨ ਉਹਨਾਂ ਨੂੰ ਕੀ ਕਹਿੰਦੇ ਹਨ, ਉਹਨਾਂ ਨੂੰ ਕਹਿੰਦੇ ਨੇ ਵਚਨ, ਇਸਦਾ right answer ਹੈ a option ਵਚਨ ਜਿਹੜੇ ਸ਼ਬਦ ਇੱਕ ਜਾਂ ਬਹੁਤੀਆਂ ਚੀਜ਼ਾਂ ਦੇ ਜਾਣੀ ਕਿ ਇੱਕ ਚੀਜ਼ ਦੇ ਬਾਰੇ ਦੱਸਣ ਜਾਂ ਬਹੁਤੀਆਂ ਚੀਜ਼ਾਂ ਬਾਰੇ ਦੱਸਣ, ਉਹਨਾਂ ਨੂੰ ਕਹਿੰਦੇ ਨੇ ਵਚਨ ਜਿਵੇਂ ਕਿਤਾਬ, ਕਿਤਾਬਾਂ, ਸ਼ੀਸ਼ਾ, ਸ਼ੀਸ਼ੇ, ਕੱਪੜਾ, ਕੱਪੜੇ, ਕੱਪੜਾ ਜਿਹੜਾ ਇਹ ਦੱਸ ਰਿਹਾ ਹੈ ਇੱਕ ਚੀਜ਼ ਨੂੰ ਤੇ

ਵਚਨ ਹੁੰਦੇ ਨੇ ਦੋ ਤਰ੍ਹਾਂ ਦੇ ਕਿਹੜੇ ਕਿਹੜੇ ਇੱਕ ਵਚਨ ਤੇ ਬਹੁ ਵਚਨ, ਅੱਗੇ ਆਪਾਂ ਇੱਕ ਵਚਨ ਤੇ ਬਹੁ ਵਚਨ ਨੂੰ ਅਗਲੇ MCQ ਦੇ ਵਿੱਚ ਦੇਖਾਂਗੇ next question ਹੈ twenty-second question ਜਿਹੜੇ ਸ਼ਬਦ ਕਿਸੇ ਵਸਤੂ, ਵਿਅਕਤੀ, ਸਥਾਨ ਦੇ ਇੱਕ ਹੋਣ ਬਾਰੇ ਦੱਸਣ, ਇੱਕ ਹੋਣ ਬਾਰੇ ਦੱਸਣ, ਉਹਨਾਂ ਨੂੰ ਕੀ ਕਹਿੰਦੇ ਨੇ ਇੱਕਵਚਨ, ਜਿਹੜੇ ਇੱਕ ਬਾਰੇੇ ਦੱਸਣ ਉਹਨਾਂ ਨੂੰ ਕਹਿੰਦੇ ਨੇ ਇੱਕਵਚਨ, ਸੋ ਇਸਦਾ right answer ਹੈ a option ਇੱਕਵਚਨ, ਜਿਵੇਂ for example ਸ਼ੀਸ਼ਾ, ਗੱਡਾ, ਮੁੰਡਾ, ਚਾਚੀ, ਕੋਠੀ। ਇਹ ਇੱਕ ਇੱਕ ਚੀਜ਼ ਬਾਰੇ ਦੱਸ ਰਹੇ ਨੇ, ਇਸ ਕਰਕੇ ਇਹ ਕੀ ਹੋ ਗਏ ਇੱਕਵਚਨ, ਉਹਦੇ ਬਾਅਦ next question ਹੈ ਜਿਹੜੇ ਸ਼ਬਦ ਇੱਕ ਤੋਂ ਵੱਧ ਵਸਤੂਆਂ ਸਥਾਨਾਂ, ਵਿਅਕਤੀਆਂ ਆਦਿ ਬਾਰੇ ਦੱਸਣ ਉਹਨਾਂ ਨੂੰ ਕੀ ਕਹਿੰਦੇ ਨੇ, ਉਹਨਾਂ ਨੂੰ ਕਹਿੰਦੇ ਨੇ ਬਹੁ ਵਚਨ, ਜਿਹੜੇ ਇੱਕ ਤੋਂ ਵੱਧ ਬਾਰੇ ਦੱਸਣ। ਉਹਨਾਂ ਨੂੰ ਕੀ ਕਹਿੰਦੇ ਨੇ ਬਹੁ ਵਚਨ, ਸੋ ਇਸਦਾ right answer ਹੈ a option again ਬਹੁ ਵਚਨ, ਬਹੁ ਵਚਨ for example ਸ਼ੀਸ਼ੇ, ਸ਼ੀਸ਼ਾ ਤਾਂ ਹੋ ਗਿਆ ਇੱਕ, ਇੱਕਵਚਨ ਤੇ ਸ਼ੀਸ਼ੇ ਕੀ ਹੋ ਗਿਆ ਬਹੁਵਚਨ, ਗੱਡਾ ਹੋ ਗਿਆ ਸੀ ਇੱਕ ਵਚਨ ਗੱਡੇ ਹੋ ਗਏ ਦੋਵਚਨ ਬਹੁਵਚਨ, ਮੁੰਡਾ ਹੋ ਗਿਆ ਸੀ ਇੱਕਵਚਨ, ਮੁੰਡੇ ਹੋ ਗਏ ਬਹੁਵਚਨ, ਚਾਚੀਆਂ ਹੋ ਗਈਆਂ again ਬਹੁਵਚਨ ਸੋ ਇਸਦਾ right answer ਹੈ a option ਬਹੁ ਵਚਨ, ਉਹਦੇ ਬਾਅਦ next question ਹੈ twenty-fourth question

ਮੈਂ, ਤੂੰ, ਤੁਸੀਂ, ਮੇਰਾ, ਸਾਡਾ, ਤੁਹਾਡਾ, ਉਸਦਾ, ਜੋ, ਕੌਣ ਆਦਿ ਇਹ ਸਾਰੀਆਂ ਕਾਹਦੀਆਂ example ਨੇ ਪੜ੍ਹਨਾਂਵ ਦੀਆਂ, ਜਿਹੜੇ ਵੀ ਸ਼ਬਦ ਨੇ ਜਿਹੜੇ ਨਾਂਵ ਦੀ ਥਾਂ ਤੇ ਵਰਤੇ ਜਾਂਦੇ ਹਨ ਜਿਵੇਂ for example ਮੋਹਨ ਖੇਡਦਾ ਹੈ ਇਹ ਕੀ ਹੋ ਗਿਆ ਮੋਹਨ ਹੈ ਜਿਹੜਾ ਇਹਦੇ ਵਿੱਚ ਇਹ ਇੱਕ ਨਾਂਵ ਹੈ, ਜੇਕਰ ਆਪਾਂ ਮੋਹਨ ਦੀ ਜਗ੍ਹਾ ਆਪਾਂ use ਕਰ ਲਈਏ ਉਹ ਖੇਡਦਾ ਹੈ, ਉਹ ਕੀ ਹੋ ਗਿਆ, ਉਹ ਹੋ ਗਿਆ ਪੜ੍ਹਨਾਂਵ ਜਾਣੀ ਕਿ ਜਿਹੜਾ ਮੋਹਨ ਦੀ ਜਗ੍ਹਾ ਤੇ ਵਰਤਿਆ ਗਿਆ ਉਹ ਉਹ ਇੱਕ ਪੜ੍ਹਨਾਂਵ ਹੋ ਗਿਆ ਨਾਂਵ ਦੀ ਥਾਂ ਤੇ ਵਰਤਿਆ ਗਿਆ, ਇਹ ਸਾਰੇ word ਨੇ ਜਿਹੜੇ use ਕੀਤੇ ਜਾਂਦੇ ਨੇ ਨਾਂਵ ਦੀ ਜਗ੍ਹਾ ਤੇ, ਉਹਦੇ ਬਾਅਦ next question ਹੈ ਪੜ੍ਹਨਾਂਵ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ, ਪੜ੍ਹਨਾਂਵ ਦੀਆਂ total types ਨੇ ਛੇ ਸੋ ਇਸਦਾ right answer ਹੈ c option ਛੇ ਕਿਹੜੀਆਂ ਕਿਹੜੀਆਂ ਪੁਰਖ ਵਾਚਕ ਪੜ੍ਹਨਾਂਵ, ਨਿਜਵਾਚਕ ਪੜ੍ਹਨਾਂਵ, ਸੰਬੰਧ ਵਾਚਕ ਪੜ੍ਹਨਾਂਵ, ਪ੍ਰਸ਼ਨ ਵਾਚਕ ਪੜ੍ਹਨਾਂਵ, ਨਿਸ਼ਚੈ ਵਾਚਕ ਪੜ੍ਹਨਾਂਵ, ਅਨਿਸ਼ਚੈ ਵਾਚਕ ਪੜ੍ਹਨਾਂਵ, ਇਹਨਾਂ ਨੂੰ ਆਪਾਂ one by one discuss ਕਰਾਂਗੇ ਅਗਲੀ MCQ ਦੇ ਵਿੱਚ next question ਦੇਖੋ

ਉਹਨਾਂ ਨੂੰ ਕਹਿੰਦੇ ਨੇ ਪੁਰਖ ਵਾਚਕ ਪੜ੍ਹਨਾਂਵ, ਸੋ ਇਸਦਾ right answer ਹੈ a option ਪੁਰਖ ਵਾਚਕ ਪੜ੍ਹਨਾਂਵ for example ਮੈਂ, ਮੈਨੂੂੰ, ਸਾਡਾ, ਅਸੀਂ, ਤੁਸੀਂ, ਤੁਹਾਡਾ, ਉਸਦਾ ਉਸਦੇ ਬਾਅਦ next question ਹੈ twenty-seventh question ਪੁਰਖਵਾਚਕ ਪੜ੍ਹਨਾਂਵ ਚੁਣੋ, ਪੁਰਖ ਵਾਚਕ ਪੜ੍ਹਨਾਂਵ ਜਿਹੜੇ ਕਿ ਪੁਰਖਾਂ ਦੇ ਨਾਂਵਾਂ ਦੇ ਥਾਂ ਤੇ ਵਰਤੇ ਜਾਂਦੇ ਹਨ, ਉੱਪਰ ਮੈਂ ਤੁਹਾਨੂੰ ਦੱਸਿਆ ਪੁਰਖ ਵਾਚਕ ਪੜ੍ਹਨਾਂਵ ਹੈਗੇ ਨੇ b option ਉਹ, ਅਸੀਂ, ਮੈਂ, ਸਾਡਾ ਸੋ ਇਸਦਾ right answer ਹੈ b option ਉਹ, ਅਸੀਂ, ਮੈਂ, ਸਾਡਾ ਉਸਦੇ ਬਾਅਦ next question ਹੈ twenty-eighth question ਪੁਰਖ ਵਾਚਕ ਪੜ੍ਹਨਾਂਵ ਅੱਗੇ ਕਿੰਨੇ ਭਾਗਾਂ ਵਿੱਚ ਵੰਡੇ ਜਾਂਦੇ ਹਨ, ਪੁਰਖਵਾਚਕ ਪੜ੍ਹਨਾਂਵ ਨੇ ਜਿਹੜੇ ਅੱਗੇ ਤਿੰਨ ਭਾਗਾਂ ਦੇ ਵਿੱਚ ਵੰਡੇ ਗਏ ਨੇ। ਕਿਹੜੇ-ਕਿਹੜੇ, ਉੱਤਮ ਪੁਰਖ, ਮੱਧਮ ਪੁਰਖ ਤੇ ਅਨਯ ਪੁਰਖ, ਉਤਮ ਪੁਰਖ, ਮੱਧਮ ਪੁਰਖ ਅਤੇ ਅਨਯ ਪੁਰਖ ਇਹਨਾਂ ਨੂੰ ਆਪਾਂ one by one discuss ਕਰਾਂਗੇ ਅਗਲੇ MCQ ਦੇ ਵਿੱਚ, ਵਾਕ ਵਿੱਚ ਗੱਲ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ। ਗੱਲ ਕਰਨ ਵਾਲੇ ਨੂੰ ਕਿਹਾ ਜਾਂਦਾ ਹੈ ਉੱਤਮ ਪੁਰਖ, ਸੋ ਇਸਦਾ right answer ਹੈ a option ਉੱਤਮ ਪੁਰਖ, ਜਿਵੇਂ for example ਮੈਂ ਜਿੱਤ ਗਿਆ, ਇਸ example ਦੇ ਵਿੱਚ ਮੈਂ ਕੀ ਹੋ ਗਿਆ, ਮੈਂ ਇੱਕ ਉੱਤਮ ਪੁਰਖ ਹੋ ਗਿਆ। Next example ਹੈ ਮੇਰਾ ਭਰਾ doctor ਹੈ ਮੇਰਾ ਕੀ ਹੈ ਇਹਦੇ ਵਿੱਚ, ਮੇਰਾ ਵੀ ਹੈਗਾ ਇਹਦੇ ਵਿੱਚ ਉੱਤਮ ਪੁਰਖ, ਪਹਿਲੇ sentence ਦੇ ਵਿੱਚ ਮੈਂ second sentence ਦੇ ਵਿੱਚ ਮੇਰਾ, ਦੋਨੋਂ ਕੀ ਨੇ ਇਹ ਉੱਤਮ ਪੁਰਖ ਵਾਚਕ ਪੜ੍ਹਨਾਂਵ ਨੇ ਸੋ ਇਸਦਾ right answer ਹੈ a option ਉੱਤਮ ਪੁਰਖ ਉਹਦੇ ਬਾਅਦ next question ਹੈ thirtieth question ਉਤਮ ਪੁਰਖ ਚੁਣੋ, ਉੱਤਮ ਪੁਰਖ ਉਹ ਹੁੰਦਾ ਹੈ, ਜਿਹੜਾ ਗੱਲ ਕਰ ਰਿਹਾ ਹੁੰਦਾ ਹੈ, ਸੋ ਇਹਨਾਂ ਵਿੱਚ ਉੱਤਮ ਪੁਰਖ ਹੈਗਾ d option ਮੈਂ, ਮੇਰਾ, ਸਾਡਾ d option ਉਹਦੇ ਬਾਅਦ next question ਹੈ thirty-first question ਵਾਕ ਵਿੱਚ ਜਿਸ ਨਾਲ ਗੱਲ ਕੀਤੀ ਜਾਵੇ ਉਸਨੂੰ ਕੀ ਕਹਿੰਦੇ ਹਨ, ਉਸਨੂੰ ਕਹਿੰਦੇ ਨੇ ਮੱਧਮ ਪੁਰਖ ਸੋ ਇਸਦਾ right answer ਹੈ a option ਮੱਧਮ ਪੁਰਖ, ਜਿਵੇਂ for example ਤੁਸੀਂ ਕਿੱਥੇ ਜਾ ਰਹੇ ਹੋ? ਇਸਦੇ ਵਿੱਚ ਜਿਹੜਾ ਤੁਸੀਂ ਹੈ ਇਹ ਕੀ ਹੈ ਮੱਧਮ ਪੁਰਖ second sentence ਦੇ ਵਿੱਚ ਤੁਹਾਨੂੰ ਇੱਥੇ ਆਉਣਾ ਪਵੇਗਾ, ਇਸ sentence ਦੇ ਵਿੱਚ ਜਿਹੜਾ ਤੁਹਾਨੂੰ ਹੈ ਇਹ ਵੀ ਇੱਕ ਹੈਗਾ ਮੱਧਮ ਪੁਰਖ, ਜਾਣੀ ਕਿ ਜਿਸ ਨਾਲ ਗੱਲ ਕੀਤੀ ਜਾ ਰਹੀ ਹੈ ਉਹਨੂੰ ਕਹਿੰਦੇ ਨੇ ਮੱਧਮ ਪੁਰਖ, ਇਹਨਾਂ ਦੀ example ਹੈਗੀ ਹੈ ਤੁਸੀਂ, ਤੁਹਾਨੂੰ ਉਸਦੇ ਬਾਅਦ next question ਹੈ ਮੱਧਮ ਪੁਰਖ ਚੁਣੋ, ਮੱਧਮ ਪੁਰਖ ਹੈਗਾ ਤੂੰ, ਤੁਸੀਂ, ਤੁਹਾਡਾ ਇਸਦਾ right answer ਹੈ a option ਤੂੰ, ਤੁਸੀਂ, ਤੁਹਾਡਾ, ਉਹਦੇ ਬਾਅਦ next question ਹੈ thirty-third question ਵਾਕ ਵਿੱਚ ਜਿਸ ਬਾਰੇ ਗੱਲ ਕੀਤੀ ਜਾ ਰਹੀ ਹੋਏ, ਉਸਨੂੰ ਕੀ ਕਹਿੰਦੇ ਹਨ, ਜਿਸ ਬਾਰੇ ਗੱਲ ਕੀਤੀ ਜਾ ਰਹੀ ਹੁੰਦੀ ਹੈ ਉਸਨੂੰ ਕਹਿੰਦੇ ਨੇ ਅਨਯ ਪੁਰਖ ਇਸਦਾ right answer ਹੈ a option ਅਨਯ ਪੁਰਖ। For example ਇਹ ਵਕੀਲ ਹੈ ਇਹ ਕੀ ਹੋ ਗਿਆ ਇਸਦੇ ਵਿੱਚ, ਇਹ ਹੈਗਾ ਅਨਯ ਪੁਰਖ ਉੁਹਦੇ ਬਾਅਦ ਇੱਕ example ਹੋਰ ਹੈ ਉਹ ਮੇਰੇ ਚਾਚਾ ਜੀ ਹਨ, ਜਾਣੀ ਕਿ ਜਿਹੜਾ ਉਹ ਹੈ ਨਾ, ਇਹ ਹੈਗਾ ਅਨਯ ਪੁਰਖ ਜਿਸ ਬਾਰੇ ਗੱਲ ਕੀਤੀ ਜਾ ਰਹੀ ਹੁੰਦੀ ਹੈ।

ਉਸਦੇ ਬਾਅਦ next question ਹੈ thirty-fourth question ਜਿਹੜੇ ਪੜ੍ਹਨਾਂਵ ਕਰਤਾ ਦੀ ਥਾਂ ਤੇ ਵਰਤੇ ਜਾਵੇ, ਉਹਨੂੰ ਉਸ ਨੂੰ ਕੀ ਕਹਿੰਦੇ ਹਨ, ਜਾਂ ਤਾਂ ਕਰਤਾ ਦੀ ਥਾਂ ਤੇ ਵਰਤਿਆ ਜਾਵੇ ਜਾਂਂ ਫਿਰ ਕਰਤਾ ਦੇ ਨਾਲ ਆ ਕੇ ਉਸਦੀ ਵਿਸ਼ੇਸ਼ਤਾ ਵੀ ਦੱਸੇ। ਦੋਨੋਂ ਦੇ ਵਿੱਚੋਂ ਕੁੁਛ ਵੀ ਕਰੇ ਉਸਨੂੰ ਕਹਿੰਦੇ ਹਨ ਨਿੱਜਵਾਚਕ ਪੜ੍ਹਨਾਂਵ ਸੋ ਇਸਦਾ right answer ਹੈ a option ਨਿੱਜਵਾਚਕ ਪੜ੍ਹਨਾਂਵ, ਚਾਹੇ ਤਾਂ ਉਹ ਕਰਤਾ ਦੀ ਥਾਂ ਤੇ ਆਵੇ ਜਾਂ ਫਿਰ ਕਰਤਾ ਦੇ ਨਾਲ ਆ ਕੇ ਕਰਤਾ ਦੀ ਹੀ ਵਿਸ਼ੇਸ਼ਤਾ ਦੱਸੇ। ਉਸਨੂੰ ਕਹਿੰਦੇ ਹਨ, ਨਿੱਜਵਾਚਕ ਪੜ੍ਹਨਾਂਵ for example ਤੁਸੀਂ ਆਪ ਉਸ ਨਾਲ ਨਜਿੱਠੋ, ਇਸ ਵਾਕ ਵਿੱਚ ਜਿਹੜਾ ਆਪ ਹੈ ਨਾ ਇਹ ਹੈਗਾ ਨਿੱਜਵਾਚਕ ਪੜ੍ਹਨਾਂਵ, ਜਿਹੜਾ ਕਿ ਕਰਤਾ ਦੇ ਨਾਲ ਆਇਆ ਹੈ ਨਾ ਕਿ ਕਰਤਾ ਦੀ ਜਗ੍ਹਾ ਤੇ ਆਇਆ ਹੈ। ਇਹ ਕਰਤਾ ਦੇ ਨਾਲ ਆਇਆ ਹੈ ਤੁਸੀਂ ਉਸ ਨਾਲ ਆਪ ਨਜਿੱਠੋ ਆਪ ਇੱਥੇ ਕੀ ਹੈਗਾ ਨਿੱਜਵਾਚਕ ਪੜ੍ਹਨਾਂਵ ਉਹ ਤੋਂ ਬਾਅਦ next question ਹੈ thirty-fifth question ਨਿੱਜਵਾਚਕ ਪੜ੍ਹਨਾਂਵ ਚੁਣੋ, ਨਿੱਜਵਾਚਕ ਨਿੱਜਵਾਚਕ ਪੜ੍ਹਨਾਂਵ ਹੈਗੇ ਹਨ ਆਪ, ਆਪਸ ਸੋ ਇਸਦਾ right answer ਹੈ a option ਆਪ, ਆਪਸ, ਉਹਦੇ ਬਾਅਦ next example ਹੈ thirty six question ਜਿਹੜਾ ਪੜ੍ਹਨਾਂਵ ਹੁੰਦਿਆਂ ਹੋਇਆਂ ਵੀ ਯੋਜਕ ਵਾਂਗ ਵਾਕਾਂ ਨੂੰ ਆਪਸ ਵਿੱਚ ਜੋੜੇ ਉਸਨੂੰ ਕੀ ਕਹਿੰਦੇ ਹਨ ਜਿਹੜਾ ਸੰਬੰਧ ਜੋੜਦਾ ਹੈ ਉਹਨੂੰ ਕਹਿੰਦੇ ਨੇ ਸੰਬੰਧ ਵਾਚਕ ਪੜ੍ਹਨਾਂਵ ਇੱਥੇ ਦੇਖੋ ਯੋਜਕ ਵਾਂਗ ਆਪਸ ਵਿੱਚ ਜੋੜੇ ਮ ਮਤਲਬ ਕਿ ਇੱਕ sentence ਨੂੰ ਦੂਜੇ sentence ਨਾਲ ਇੱਕ ਤਰ੍ਹਾਂ ਦਾ ਸੰਬੰਧ

ਜਿਹੜਾ ਹੈਗਾ ਇੱਥੇ ਕੋਮੇ ਤੋਂ ਬਾਅਦ, ਇਹ ਹੈਗਾ ਸੰਬੰਧ ਵਾਚਕ ਪੜ੍ਹਨਾਂਵ ਜਿਹੜਾ ਕਿ ਯੋਜਕ ਵਾਂਗ ਕ ਕੰਮ ਕਰ ਰਿਹਾ ਹੈ, ਮੋਹਨ ਉਸੇ ਵਿਦਿਆਰਥੀ ਦਾ ਨਾਮ ਹੈ ਅਤੇ ਮੋਹਨ ਸਰਾਰਤੀ ਹੈ। ਦੋਨਾਂ ਸਨਟੈਂਸਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰ ਰਿਹਾ ਹੈ as a ਯੋਜਕ ਕੰਮ ਕਰ ਰਿਹਾ ਹੈ ਜਿਹੜਾ ਉਹਦੇ ਬਾਅਦ next question ਹੈ thirty-seventh question ਸੰਬੰਧਵਾਚਕ ਪੜ੍ਹਨਾਂਵ ਚੁਣੋ ਚਾਰ ਆਪਸਨਾਂ ਦੇ ਵਿੱਚ ਸੰਬੰਧਵਾਚਕ ਪੜ੍ਹਨਾਂਵ ਹੈਗਾ ਜੋ ਜਿਹੜਾ, ਜਿਸ ਜੋ, ਜਿਹੜਾ, ਜਿਸ c option ਜਿਵੇਂ for example ਮੋਹਨ ਪੜ੍ਹਦਾ ਹੈ, ਜਿਸਦੀ ਦੁਕਾਨ ਬਾਜ਼ਾਰ ਵਿੱਚ ਹੈ, ਇਹ ਉਹੀ ਮੁੰਡਾ ਹੈ ਜਿਹੜਾ ਇਸ ਵਾਰ ਪਾਸ ਹੋਇਆ ਹੈ, ਸੋ ਇਸ ਤਰ੍ਹਾਂ ਦੀਆਂ lot of example ਜਿਹੜੀਆਂ ਬਣ ਸਕਦੀਆਂ ਨੇ। ਉਸਦੇ ਬਾਅਦ next question ਹੈ thirty-eighth question ਜਿਹੜੇ ਪੜ੍ਹਨਾਂਵ ਪ੍ਰਸ਼ਨ ਪੁੱਛਣ ਦਾ ਕੰਮ ਕਰਦੇ ਹੋਣ, ਉਹਨਾਂ ਨੂੰ ਕੀ ਕਹਿੰਦੇ ਹਨ ਉਹਨਾਂ ਨੂੰ ਕਹਿੰਦੇ ਹਨ, ਪ੍ਰਸ਼ਨ ਵਾਚਕ ਪੜ੍ਹਨਾਂਵ ਜਾਣੀ ਕਿ ਪ੍ਰਸ਼ਨ ਪੁੱਛਣ ਦਾ ਕੰਮ ਕਰਦੇ ਨੇ ਤਾਂ ਕੀ ਹੋਣਗੇ ਉਹ ਪ੍ਰਸ਼ਨ ਵਾਚਕ ਪੜ੍ਹਨਾਂਵ ਹੀ ਹੋਣਗੇ।

ਪ੍ਰਸ਼ਨ ਵਾਚਕ ਪੜ੍ਹਨਾਂਵ ਚੁਣੋ ਪ੍ਰਸ਼ਨ ਵਾਚਕ ਪੜ੍ਹਨਾਂਵ ਹੈਗੇ ਹਨ ਕੀ, ਕਿਹੜਾ, ਕੌਣ ਇਸਦਾ right answer ਹੈ a option ਕੀ, ਕਿਹੜਾ, ਕੌਣ next question ਹੈ fortieth question ਜਿਹਵੇ ਪੜ੍ਹਨਾਂਵ ਕਿਸੇ ਦੂਰ ਨੇੜੇ ਦੀ ਦਿਸਦੀ ਚੀਜ਼ ਵੱਲ ਇਸ਼ਾਰਾ ਕਰਕੇ ਉਸ ਬਾਰੇ ਦੱਸਣ ਉਹਨਾਂ ਨੂੰ ਕੀ ਕਹਿੰਦੇ ਹਨ, ਉਹਨਾਂ ਨੂੰ ਕਹਿੰਦੇ ਹਨ ਨਿਸ਼ਚੈ ਵਾਚਕ ਪੜ੍ਹਨਾਂਵ, ਜਿਹੜੇ ਪੜ੍ਹਨਾਂਵ ਕਿਸੇ ਦੂਰ ਦੀ ਜਾਂ ਨੇੜੇ ਦੀ ਚੀਜ਼ ਵੱਲ ਇਸ਼ਾਰਾ ਕਰਕੇ ਦੱਸਣ ਜਿਵੇਂ for example